ਆਪਣੇ ਵਰਤਮਾਨ ਵਿੱਚ ਸਖ਼ਤ ਮਿਹਨਤ ਕਰਦੇ ਹਨ ਉਹਨਾਂ ਦੀ ਇਸ ਮਿਹਨਤ ਨੂੂੰ ਚੰਗੇ ਫ਼ਲ ਵੀ ਲੱਗਦੇ ਹਨ ਜੇ ਆਸ ਨਾ ਹੋਵੇ ਤਾਂ ਮਨੁੱਖੀ ਜੀਵਨ ਦੀ ਕਿਰਿਆਸ਼ੀਲਤਾ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

ਤਿਣਕੇ ਦਾ ਸਹਾਰਾ ਦੇ ਕੇ ਪਾਰ ਲੰਘਾ ਦਿੰਦੇ ਹਨ ਆਸ ਨਾਲ ਹੀ ਹਿੰਮਤ ਬੱਝਦੀ ਹੈ ਕੁਦਰਤ ਦੀਆਂ ਸਾਰੀਆਂ ਸ਼ਕਤੀਆਂ ਹਿੰਮਤੀ ਮਨੁੱਖ ਦੀ ਮਦਦ ਕਰਦੀਆਂ ਹਨ। ਇਸੇ ਲਈ ਕਿਹਾ ਗਿਆ ਹੈ ਹਿੰਮਤੇ ਮਰਦਾ ਮਦਦ ਏ ਖੁਦਾ ਅਰਥਾਤ ਹਿੰਮਤੀ ਮਨੁੱਖ ਦੀ ਮਦਦ ਖੁਦਾ ਵੀ ਕਰਦਾ ਹੈ ਇਸ ਲਈ ਮਨੁੱਖ ਨੂੰ ਜੀਵਨ ਵਿੱਚ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 ਉਹਨਾਂ ਦੀ ਇਸ ਮਿਹਨਤ ਨੂੰ ਚੰਗੇ ਫਲ ਵੀ ਲੱਗਦੇ ਹਨ ਜੇ ਆਸ ਨਾ ਹੋਵੇ ਤਾਂ ਮਨੁੱਖੀ ਜੀਵਨ ਦੀ ਕਿਰਿਆਸ਼ੀਲਤਾ ਖ਼ਤਮ ਹੀ ਹੋ ਜਾਵੇ।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 ਤਿਣਕੇ ਦਾ ਸਹਾਰਾ ਦੇ ਕੇ ਪਾਰ ਲੰਘਾ ਦਿੰਦੇ ਹਨ ਆਸ ਨਾਲ ਹੀ ਹਿੰਮਤ ਬੱਝਦੀ ਹੈ ਕੁਦਰਤ ਦੀਆਂ ਸਾਰੀਆਂ ਸ਼ਕਤੀਆਂ ਹਿੰਮਤੀ ਮਨੁੱਖ ਦੀ ਮਦਦ ਕਰਦੀਆਂ ਹਨ। ਇਸੇ ਲਈ ਕਿਹਾ ਗਿਆ ਹੈ ਹਿੰਮਤੇ ਮਰਦਾ ਮਦਦ ਏ ਖੁਦਾ ਅਰਥਾਤ ਹਿੰਮਤੀ ਮਨੁੱਖ ਦੀ ਮਦਦ ਖੁਦਾ ਵੀ ਕਰਦਾ ਹੈ ਇਸ ਲਈ ਮਨੁੱਖ ਨੂੰ ਜੀਵਨ ਵਿੱਚ ਆਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਅਤੇ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ, ਜੀਵਨ ਵਿੱਚ ਆਸ ਦਾ ਬੜਾ ਮਹੱਤਵ ਹੈ ਆਸ ਦਾ ਅਰਥ ਹੈ,

ਉਹਨਾਂ ਦੀ ਇਸ ਮਿਹਨਤ ਨੂੰ ਚੰਗੇ ਫਲ ਵੀ ਲੱਗਦੇ ਹਨ ਜੇ ਆਸ ਨਾ ਹੋਵੇ ਤਾਂ ਮਨੁੱਖੀ ਜੀਵਨ ਦੀ ਕਿਰਿਆਸ਼ੀਲਤਾ ਖ਼ਤਮ ਹੀ ਹੋ ਜਾਵੇ।